ਜਿਹੜਾ ਮੇਰੇ ਘਰ ਦੇ ਕੋਲ ਪੈਂਦਾ ਹੈ, ਤੁਸੀਂ ਵੀ ਉੱਥੇ ਹੀ ਆ ਜਾਓ।

ਦੇਖਾਂਗੀ ਮੈਂ ਵੀ ਕਿਹਾ ਨਾ ਮੈਨੂੰ ਵੀ doctor ਨੇ ਯੋਗਾ ਕਰੋ।

ਹੁਣ ਤੋਂ ਹੀ ਹੋਣ ਲੱਗ ਗਏ ਨੇ ਮੇਰੇ।

ਇੰਨੀ diet ਵੀ ਤੇ ਨਹੀਂ ਹੈਗੀ ਅੱਜ ਕੱਲ੍ਹ ਦੀ, ਖਾਂਦੇ ਕੀ ਹਾਂ ਮੋਮੋਸ, ਚਾਊਮੀਨ ਗੰਦ ਹਾਂਜੀ ਨਾਲੇ ਪੈਦਲ ਵੀ ਨੀ ਚੱਲਦੇ ਹੈਗੇ।

ਨਾ walk ਕਰਨੀ ਨਾ ਕੁਛ।

ਜਿਹੜੇ ਪੁਰਾਣੀ ਬੁੜੀਆਂ ਦੇਖੀਆਂ ਨੀ ਪਹਿਲੇ ਪੈਦਲ ਚੱਲਦੀਆਂ ਰਹਿੰਦੀਆਂ ਸੀ, ਕੰਮ ਵੀ ਇੰਨੇ ਭੱਜ ਦੌੜ ਕੇ,

ਹੋਰ ਅੱਜ ਕੱਲ੍ਹ ਸਾਰੇ ਸੁੱਖ ਬਣਦੇ ਨੇ ਤੇ ਬੰਦਾ ਜ਼ਿਆਦਾਤਰ

ਪਹਿਲਾਂ ਬੱਚੇ ਵੀ ਦੇਖਿਆ ਕਿੰਨੇ ਕਿੰਨੇ ਹੁੰਦੇ ਸੀ।

ਅੱਜ ਕੱਲ੍ਹ ਇੱਕ ਇੱਕ ਬੱਚਾ ਕਰਕੇ ਬਸ ਹੋ ਜਾਂਦੀ ਹੈ ਸਭ ਦੀ।

ਬਸ

ਯੋਗਾ ਕਰਾਂਗੀ।

ਪੁਣ ਕੇ ਪਾਣੇ ਜਾਂ ਇਵੇਂ ਹੀ ਖਾ ਲਓ। ਨਹੀਂ ਅੱਧਾ ਚਮਚ ਨਾ ਇਹ ਪੂਰੇ ਗਲਾਸ ਪਾਣੀ ਚ ਭਿਓਂ ਕੇ ਰੱਖ ਦਓ ਰਾਤੀ।

ਸਵੇਰੇ ਉੱਠ ਕੇ ਨਾ ਪਾਣੀ ਪੀ ਲਓ ਉਹੀਓ ਤੇ ਜਿਹ

Skin ਬਹੁਤ ਵਧੀਆ hair ਵਾਸਤੇ ਵੀ ਤੁਸੀਂ ਵੀ try ਕੀਤਾ ਕੀ? ਹਾਂ ਮੈਂ ਤੇ ਕਰ ਮੈਂ ਵੀ ਇਹਨੂੰ ਖਾਂਦੀ ਹਾਂ।

ਹਾਂਜੀ। ਪਹਿਲੇ ਨੀ ਹੁੰਦੇ ਸੀ, ਹੁਣ ਤੋ ਹੋਣ ਲੱਗ ਗਏ ਨੇ। ਹਾਂ ਕੋਈ ਗੱਲ ਨੀ ਅੱਜ ਕੱਲ੍ਹ ਠੰਢਾ ਗਰਮ ਖਾ ਲੈਂਦੇ ਨਾ ਅਸੀਂ।

ਉਹ ਇੱਕੋਦਮ ਟੰਗਾਂ ਵਿੱਚ ਜਾਂਦੇ ਨੇ ਸਾਡੀ।

ਤਾਂਹੀ ਤਾਂ doctor ਕਹਿੰਦੇ ਨੇ ਬੈਠ ਕੇ ਪਾਣੀ ਪੀਆ ਕਰੋ ਕਦੇ

ਹੁੰਦੀ ਹੈ ਫਟਾਫਟ ਕੰਮ ਨਿਪਟੇ ਬਸ।

ਬਸ ਮੈਂ ਇੰਨੀ ਕੋਸ਼ਿਸ਼ ਕਰਦੀ ਹਾਂ ਸਵੇਰੇ ਜ਼ਲਦੀ ਉੱਠਣ ਦੀ ਤਾਂ ਵੀ ਨੀ ਉੱਠਿਆ ਜਾਂਦਾ ਮੇਰੇ ਕੋਲ।

ਬਾਰਾਂ ਵੱਜ ਜਾਂਦੇ ਰਾਤੀ ਸੋਂਦਿਆਂ ਫਿਰ ਜ਼ਲਦੀ ਕਿਹਨੇ ਉਠਣਾ ਹੈ।

ਨਾਲੇ ਬੱਚੇ ਦੁੱਖੀ ਬੜਾ ਕਰ ਦਿੰਦੇ ਨੇ।

ਸਾਡਾ ਤੇ ਫਿਰ ਵੀ ਤੁਸੀਂ ਆਉਣ ਵਾਲੇ ਬੱਚਿਆਂ ਦਾ future ਦੱਸੋ ਕੀ ਬਣੇਗਾ। ਜਿਹੜੇ ਨਾ ਦੋ ਕਦਮ ਨਾ ਕੁਛ ਸਕੂਲ ਜਾਂਦੇ ਨੇ,

ਹਾਂਜੀ ਇਹਨਾਂ ਦਾ future ਤੇ ਓਦਾਂ ਹੀ ਖ਼ਰਾਬ ਹੈ। ਹੋਰ। ਅੱਜ ਕੱਲ੍ਹ ਸਭ ਉਹਨਾਂ ਨੂੰ ਬਣਾ ਬਣਾਇਆ ਮਿਲ ਜਾਂਦਾ ਹੈ ਕੁਛ ਕਰਨ ਦੀ ਜ਼ਰੂਰਤ, ਦੇਖੋ ਕਿੰਨਾ ਗੰਦਾ ਹੈ, ਬੱਚੇ ਕੀ ਖਾ ਰਹੇ ਨੇ ਮੋਮੋਸ, ਸਪਰਿੰਗ ਰੋਲ ਗੰਦ ਫਲਾਨੀ ਤਾਂ ਉਹੀਓ ਤੇ ਬਾਅਦ ਚੋਂ ਦਿੱਕਤਾਂ ਹੋ ਜਾਂਦੀਆਂ ਹੈ।

ਮੈਨੂੰ ਨਾ ਜਦੋਂ ਤੱਕ ਉਦੋਂ ਤੱਕ ਸਹੀ ਨੇ ਨਹੀਂ ਤੇ ਫਿਰ

ਇਹ ਸਭ ਚੀਜ਼ਾਂ ਤੇ ਖ਼ਰਾਬ ਕਰਦੀਆਂ।

ਹੁਣੇ ਨਾਲ ਤੋ control ਕਰਾਂਗੇ ਤਾਂ ਹੀ ਬੱਚੇ ਰਹਿਣਗੇ। ਅਗਰ ਬੱਚੇ ਜਦੋਂ ਤੱਕ ਘਰ ਹੈ ਨਾ ਉਦੋਂ ਤੱਕ ਸਾਡੇ ਹੱਥ ਵਿੱਚ ਹੈ, ਹੁਣ ਕੱਲ੍ਹ ਨੂੰ ਬਾਜ਼ਾਰ ਤੇ ਫਿਰ ਤੇ ਉਹ ਮੰਗੇਗਾ ਹੀ ਮੰਗੇਗਾ ਤੇ ਖਵਾਣੀ ਵੀ ਪੈਣੀ ਹੈ।

ਨਹੀਂ ਤਾਂ ਅੱਜ ਕੱਲ੍ਹ ਦੇ ਬੱਚੇ ਕਹਿੰਦੇ ਨੇ ਰੋਟੀ ਨਾ ਦਿਓ ਸਾਨੂੰ ਇਹ ਚੀਜ਼ਾਂ ਦੇ ਦਓ ਬਸ। ਫਿਰ ਮੈਂ ਉਹਨੂੰ breakfast ਵਿੱਚ ਬਨਾਨਾ ਸ਼ੇਕ ਦੇ ਦਿੰਦੀ ਹਾਂ।

ਫਿਰ milk ਦੇ ਦਿੰਦੀ ਹਾਂ, ਉਹ ਠੀਕ ਹੈ। ਹਾਂ ਘਰ ਦਾ ਬਣਿਆ ਦੇ ਦਓ ਉਹ ਸਹੀ ਰਹਿੰਦਾ,

ਬਾਹਰ ਤੇ ਬਿਲਕੁਲ fresh ਨੀ ਹੁੰਦਾ।

ਹੋਰ ਕਿੰਨਾ ਕਿੰਨਾ ਪੁਰਾਣੇ ਤੇਲ ਵਿਚ ਸਬਜ਼ੀਆਂ ਬਣਾਉਂਦੇ ਰਹਿੰਦੇ ਨੇ।

ਅੱਜ ਕੱਲ੍ਹ ਤੇ ਬਸ ਬੁਰੇ ਹੀ ਹਾਲ ਹੈਗੇ ਨੇ lifestyle ਦੇ। ਹੋਰ ਇਹੀ ਤੇ ਸਾਡਾ lifestyle ਖ਼ਰਾਬ ਕਰ ਦਿੰਦੇ ਨੇ। ਬਸ lifestyle

ਫਿਰ ਕੁਛ ਨੀ ਕਰ ਸਕਦੇ, ਨਾ ਖਾਣਾ ਪੀਣਾ ਕੁਛ, ਜੋ ਖਾਵਾਂਗੇੇ ਖਾਣਾ ਪੀਣਾ ਚੱਜਦਾ ਨੀ ਹੋਏਗਾ ਤੇ ਕੰਮਜ਼ੋਰ

ਉਹ ਵੀ ਕਰਾਂਗੀ ਜਿਹੜਾ ਤੁਸੀਂ ਹੁਣੇ ਦੱਸਿਆ ਨਾ ਮੈਨੂੰ ਵਾਲਾ

ਵਾਲਾ dry fruits ਵਗ਼ੈਰਾ ਲੈ ਕੇ ਆਓ ਆਪਣੀ diet ਵਿੱਚ।

ਹੋਰ ਆਪਣੇ baby ਨੂੰ ਕੀ ਦਿੰਦੇ ਛੋਟੇ ਜਿਹੇ ਨੂੰ, ਬੜਾ ਮੋਟਾ ਹੈ ਉਹ ਕੀ ਗੱਲ। ਉਹ ਕੁਛ ਖਾਂਦਾ ਹੀ ਨੀ ਹੈਗਾ।

ਬੜਾ ਕੰਮਜ਼ੋਰ ਹੈ।

ਕੁਛ ਵੀ ਬਣਾਵਾਂਗੇ ਅਸੀਂ ਇੱਕ ਜਾਂ ਦੋ ਦਿਨ ਖਾਏਗਾ।

ਹੋਰ ਦੱਸੋ ਤੁਸੀਂ ਵਧੀਆ ਸਭ?

ਯੋਗਾ ਤੁਸੀਂ ਜਾ ਰਹੇ ਹੋ ਕੀ?

ਫਿਰ time ਕੀ ਹੈ ਮੈਨੂੰ ਦੱਸ ਦਓ।

Time ਦੱਸ ਦਓਗੇ ਮੈਨੂੰ। ਚੱਲੋ ਕੋਈ ਨੀ ਕੱਲ੍ਹ ਸਵੇਰੇ ਛੇ ਵਜੇ ਮਿਲਾਂਗੇ। ਠੀਕ ਹੈ।

ਯਾਦ ਨਾਲ, ਛੇ ਦੇ ਸੱਤ ਨਾ

ਸਤਿ ਸ਼੍ਰੀ ਅਕਾਲ, ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਵਾਂ, ਸਾਰੇ ਵਿਦਿਆਰਥੀ ਇਕੱਠੇ ਇੱਕ ਹਾਲ ਵਿੱਚ ਬੈਠ ਕੇ ਇਕੱਠੇ ਹੋ ਜਾਂਦੇ ਹਨ। ਅਤੇ ਆਪਣਾ ਖਾਣਾ ਵਧੀਆ ਬਣਾਉਣ ਦਾ ਯਤਨ ਕਰਦੇ ਹਨ ਕੱਪੜੇ ਧੌਣ ਤੋਂ, ਪ੍ਰੈੱਸ ਕਰਨ, ਦਾ ਕੰਮ ਮੈਂ ਆਪ ਹੀ ਕਰ ਲੈਂਦਾ ਹਾਂ। ਕਮਰੇ ਵਿੱਚ ਰਹਿਣ ਵਾਲੇ ਅਸੀਂ ਦੋ ਤਿੰਨ ਮੁੰਡੇ ਰਲ ਮਿਲਕੇ ਆਪਣਾ ਕਮਰੇ ਦੀ ਸਫਾਈ ਕਰ ਲੈਂਦੇ ਹਾਂ। ਅਨੁਸਾਸ਼ਨ ਵਿੱਚ ਰਹਿਣ ਕਕਰੇ ਮੈਂ ਬਹੁਤ ਕੁੱਝ ਸਿੱਖਿਆ ਗਿਆ ਹਾਂ। ਘਰ ਵਿੱਚ ਰਹਿ ਕੇ ਇਹਨਾ ਕੰਮਾਂ ਨੂੰ ਮੈਂ ਫਜ਼ੂਲ ਸਮਝਦਾ ਸੀ। ਹੁਣ ਉਹ ਮੈਂ ਆਪਣੇ ਮਮਤਾ ਨਾਲ ਸਮਝ ਲਿਆ। ਹੋਸਟਲ ਦੇ ਜੀਵਨ ਨੇ ਮੈਨੂੰ ਜੀਵਨ ਦੇ ਸੱਚ ਦੇ ਨੇੜੇ ਲੈ ਆਂਦਾ ਹੈ। ਮਾਤਾ ਜੀ ਤੁਸੀਂ ਮੇਰੀ ਬਿਲਕੁੱਲ ਫਿਕਰ ਨਾ ਕਰੋ। ਮੈਂ ਹੁਣ ਅੱਗੇ ਨਾਲੋਂ ਸਿਆਣਾ ਹੋ ਗਿਆ ਹਾਂ।

ਮੈਂ ਤੁਸੀਂ ਪ੍ਰਦੇਸ਼ ਵਿੱਚ ਰਾਜ਼ੀ ਖੁਸ਼ੀ ਹੋ। ਪਿਤਾ ਜੀ ਤੁਹਾਡੀ ਚਿੱਠੀ ਮਿਲ ਕੇ ਪੜ੍ਹੀ ਜਦੋਂ ਪੜ੍ਹੀ ਖੁਸ਼ੀ ਮਹਿਸੂਸ ਹੋਈ। ਬਿਲਕੁੱਲ ਫਿਕਰ ਨਾ ਕਰਿਆ ਕਰੋ, ਮੈ ਬਿਲਕੁੱਲ ਠੀਕ ਹਾਂ। ਅੇਨ ਮੌਜ਼ਾਂ ਕਰਦਾ ਹਾਂ। ਜਦੋਂ ਤੱਕ ਤੁਸੀਂ ਐਸ਼ ਕਰਦੇ ਹੋ ਅਸੀਂ ਐਸ਼ ਕਰਦੇ ਰਹਵਾਂਗੇ। ਤੁਸੀਂ ਜਾਣਦੇ ਹੋ ਕਿ ਮੈਂ ਬਚਪਨ ਤੋਂ ਹੀ ਪੜ੍ਹਾਉਣ ਵਿੱਚ ਰੁਚੀ ਰਿਹਾ ਹਾਂ। ਜਦੋਂ ਮੈਂ ਥੋੜ੍ਹੀ ਜਿਹੀ ਸੀ ਤਦ ਹੀ ਮੈਂ ਆਪਣੇ ਤੋਂ ਛੋਟੇ ਬੱਚਿਆਂ ਨੂੰ ਇਕੱਠਾ ਕਰਕੇ ਉਹਨਾ ਨੂੰ ਪੜ੍ਹਾਉਂਦਾ ਅਤੇ ਹੱਥ ਵਿੱਚ ਡੰਡਾ ਫੜ੍ਹ ਕੇ ਅਧਿਆਪਕਾਂ ਵਾਂਗ ਉਹਨਾ ਨੂੰ ਗੁੱਸਾ ਕਰਦਾ ਸੀ। ਮੈਂ ਆਪਣੇ ਇਸ ਸੌਂਕ ਨੂੰ ਆਪਣੇ ਜੀਵਨ ਨੂੰ ਉਦੇਸ਼ ਬਣਾਉਣਾ ਚਾਹੁੰਦਾ ਹਾਂ। ਮੈਂ ਹੁਣ ਤੋਂ ਹੀ ਆਪਣੇ ਸਮਾਜ ਉਦੇਸ਼ ਦੀ ਪੂਰਤੀ ਲਈ ਕਾਰਜਸ਼ੀਲ ਹੋ ਗਿਆਂ ਹਾਂ ਆਪਣੇ ਜੀਵਨ ਉਦੇਸ਼ ਅਪਨਾਉਣਾ ਚਾਹੁੰਦਾ ਹਾਂ। ਮੈਂ ਹੁਣ ਤੋਂ ਹੀ ਆਪਣੇ ਜੀਵਨ ਦੀ ਪੂਰਤੀ ਲਈ ਕਾਰਜਸ਼ੀਲ ਹੋ ਗਿਆਂ ਹਾਂ। ਮੈਂ ਆਪ ਸਖਤ ਮਿਹਨਤ ਕਰਕੇ ਬਹੁਤ ਸਾਰੀਆਂ ਡਿਗਰੀਆਂ, ਸਿੱਖਿਆਂਵਾਂ ਕਰ ਲਵਾਂਗਾ। ਜਿਹੜੀਆ ਇਸ ਲਈ ਮੈਂ ਬਹੁਤ ਖੁਸ਼ ਹਾਂ ਤੁਹਾਡੀ ਚਿੱਠੀ ਮਿਲੀ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਕਿ ਤੁਸੀਂ ਪ੍ਰਦੇਸ਼ ਵਿੱਚ ਰਾਜ਼ੀ ਖੁਸ਼ੀ ਹੋ. ਪਿਤਾ ਜੀ ਨੂੰ ਵੀ ਤੁਹਾਨੂੰ ਤੁਹਾਨੂੰ ਮੇਰੇ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਵੇਗੀ। ਮੈਂ ਤਾਂ ਤੁਹਾਡੇ ਨਾਲ ਮਿਲਕੇ ਗੱਲਬਾਤ ਕਰਨਾ ਚਾਹੁੰਦਾ ਹਾਂ। ਤੁਸੀਂ ਤਾਂ ਮੈਨੂੰ ਕਾਹਵਾਂ ਜਾ ਕੇ ਦੇਖ ਕੇ ਬਿਸ਼ਨੋਇਆ ਮੇਰੇ ਵੀਰ ਨੂੰ ਪਾਉਂਦਾ ਪਾਉਂਦੀਆਂ ਚਿੱਠੀਆਂ ਮੈਂ ਪਹੁੰਚ ਗਿਆਂ ਹਾਂ। ਮੈਂ ਅੱਜ ਬਹੁਤ ਖੁਸ਼ ਹਾਂ। ਤੁਸੀਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਲੱਭ ਸਕਦੇ। ਸ਼ੁਰੂ ਵਿੱਚ ਦਾ ਜਿਮੀਂਦਾਰਾਂ ਲਈ ਨਾ ਕਰਨਾ ਕਿੱਤਾ ਹੋ ਗਿਆ। ਅਤੇ ਮੈਂ ਉੱਥੇ ਚਲਾ ਗਿਆ, ਜੇ ਗਵਰਨਰ ਥਾਂਮਸ ਮੁਨਰੋ ਨੇ ਇੱਕ ਨਵਾਂ ਬੰਦੋਬਸਤ ਲਾਗੂ ਕੀਤਾ। ਜਿਸਨੂੰ ਰਵੀਅਤ ਬੜੀ ਬੰਦੋਸ਼ੀਗਤ ਕਹਿੰਦੇ ਹਨ। ਬਾਅਦ ਵਿੱਚ ਇਸਨੂੰ ਮੁੰਬਈ ਵਿੱਚ ਵੀ ਲਾਗੂ ਕੀਤਾ ਗਿਆ। ਇਸ ਸਿੰਬੋਸ਼ਸ ਦੇ ਅਧੀਨ ਸਰਕਾਰ ਸਰਕਾਰ ਨੇ ਯੂਰੋਪ ਜਾ ਵਿਦਵਾਨਾਂ ਨਾਲ ਸਿੱਧਾ ਸਮਝੋਤਾ ਕੀਤਾ। ਉਹਨਾ ਨੂੰ

ਕਿਉਂਕਿ ਉਹਨਾ ਨੂੰ ਜਮੀਨ ਦਾ ਮਾਲਕ ਮੰਨ ਲਿਆ ਗਿਆ। ਉਹਨਾ ਦੇ ਅਤੇ ਸਰਕਾਰ ਵਿੱਚ ਜਿੰਨੇ ਵੀ ਵਿਚੋਲੇ ਸਨ ਉਹਨਾ ਨੂੰ ਖਤਮ ਕਰ ਦਿੱਤਾ ਗਿਆ। ਇਹ ਬੰਦੋਬਸਤ ਸਰਕਾਰ ਲਈ ਵੀ ਲਾਭਦਾਇਕ ਸਿੱਧ ਹੋਇਆ। ਕਿਉਂਕਿ ਇਸ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਇਹਨਾ ਕਾਰਨਾਂ ਕਰਕੇ ਰਹਿਤਬਾੜੀ ਬੰਦੋਬਸਤ ਨੂੰ ਬਾਈ ਬੰਦੋਬਸਤ ਤੋਂ ਵਧੀਆ ਮੰਨਿਆ ਜਾਂਦਾ ਹੈ। ਪਰ ਇਸ ਬੰਦੋਬਸਤ ਵਿੱਚ ਕਈ ਦੇਸ਼ਾਂ ਸਨ। ਸਰਕਾਰ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਇਹ ਕੁੱਲ ਉਤਪਾਦਨ ਦਾ ਪੰਤਾਲੀ percent ਨੂੰ ਪਚਵੰਜ਼ਾ percent ਤੱਕ ਹੁੰਦਾ ਸੀ। ਕਿਸਾਨਾਂ ਨੂੰ ਫਲਸ ਫਸਲਾਂ ਦੇ ਘੱਟ ਹੋਣ ਦੇ ਸੂਰਤ ਵਿੱਚ ਵੀ ਲਗਾਨ ਦੇਣਾ ਪੈਂਦਾ ਸੀ। ਸਰਕਾਰ ਨੂੰ ਇਹ ਅਧਿਕਾਰ ਸੀ ਕਿ ਉਹ ਜਦੋਂ ਚਾਹੇ ਲਗਾਨ ਦੀਆਂ ਦਰਾਂ ਵਿੱਚ ਵਾਧਾ ਕਰ ਸਕਦੀ ਸੀ। ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਦ ਪ੍ਰਦੇਸ਼ ਦੇ ਕੁੱਝ ਖੇਤਰਾਂ ਵਿੱਚ

ਵੀ ਲਾਗੂ ਕੀਤਾ ਗਿਆ। ਇਹ ਬੰਦੋਬਸਤ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਪਿੰਡ ਦੇ ਸਮੂਹਾਂ ਨੂੰ ਨਾਲ ਕਿਹਾ ਜਾਂਦਾ ਸੀ। ਇਸ ਲਈ ਇਹਨਾ ਨਾਲ ਕੀਤੇ ਗਏ ਬੰਦੋਬਸਤ ਨੂੰ ਮਾਲਵਾੜੀ ਬੰਦੋਬਸਤ ਕਿਹਾ ਜਾਂਣ ਲੱਗਾ। ਇਸ ਬੰਦੋਬਸਤ ਦੇ ਅਨੁਸਾਰ ਸਰਕਾਰ ਨੂੰ ਲਗਾਨ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਪਿੰਡ ਦੇ ਭਾਈਚਾਰ ਦੀ ਹੁੰਦੀ ਸੀ। ਭਾਈਚਾਰੇ ਵਿੱਚ ਇਹ ਕਿਸਾਨ ਤੋਂ ਲਿਆ ਜਾਣ ਵਾਲਾ ਲਗਾਨ ਵੱਖਰੇ ਰੂਪ ਵਿੱਚ ਨਿਸ਼ਚਿਤ ਕੀਤਾ ਜਾਂਦਾ ਸੀ ਪਰੰਤੂ ਜੇ ਉਹ ਇਹ ਲਗਾਨ ਨਾ ਦੇ ਸਕੇ ਤਾਂ ਭਾਈਚਾਰਾ ਰੂਪ ਵਿੱਚ ਇਸਦੀ ਅਦਾਇਗੀ ਸਰਕਾਰ ਨੂੰ ਕਰ ਦਿੰਦਾ ਸੀ। ਇਸ ਕਾਰਨ

ਪੇਂਡੂ ਅਰਥਵਿਵਸਥਾ ਤੇ ਬੁਰਾ ਅਸਰ ਪਿਆ। ਇਸ ਤੋਂ ਪਹਿਲਾਂ ਭਾਰਤੀ ਪਿੰਡ ਲਗਭਗ ਅੰਤਰ-ਨਿਯਮਿਤ ਅਮੀਰ ਭਰ ਸਨ। ਉਹ ਆਪਣੀਆਂ ਰੋਜ਼ਾਨਾ ਜ਼ਰੂਰਤ ਦੀਆ ਚੀਜ਼ਾਂ ਆਪ ਪੈਦਾ ਕਰਦੇ, ਫਸਲਾਂ ਦੇ ਰੂਪ ਵਿੱਚ ਕੀਤਾ ਜਾਂਦਾ ਸੀ। ਅੰਗਰੇਜ਼ਾਂ ਰਾਹੀ ਪਿੰਡ ਦੇ ਮਾਮਲਿਆ ਦੀ ਦੇਖਭਾਲ ਲਈ ਸਿੱਧੇ ਮਾਮਲਿਆਂ ਅਫਸਰ, ਪੁਲਿਸ ਅਤੇ ਨਾਇਬ ਨਿਆਂਇਕ ਅਧਿਕਾਰੀ ਨਿਯੁਕਤ ਕੀਤੇ ਗਏ। ਮਾ ਮਾਲਿਆ ਨਿਸ਼ਚਿਤ ਹੁਕਮ ਦੇ ਰੂਪ ਵਿੱਚ ਵਸੂਲ ਕੀਤਾ ਜਾਣ ਲੱਗਾ। ਚਾਹੇ ਉਤਪਾਦਨ ਕੁੱਝ ਵੀ ਹੋਵੇ, ਉਸ ਚੀਜ਼ ਲਈ ਕਿਸਾਨ ਅਜਿਹੀਆ ਫਸਲਾਂ ਉਗਾਉਣ ਲਈ ਮਜ਼ਬੂਰ ਹੋ ਗਏ। ਜਿੰਨ੍ਹਾ ਨੂੰ ਬਾਜ਼ਾਰ ਵਿੱਚ ਵੇਚਿਆ ਜਾ ਸਕੇ। ਪਿੰਡ ਵਿੱਚ ਬਾਹਰੋਂ ਬਹੁਤ ਸਾਰੀਆਂ ਬੜੀਆਂ ਚੀਜ਼ਾਂ ਪਹੁੰਚਣ ਕਾਰਨ ਸਥਾਈ ਵਸਤਾਂ ਦੇ ਧੰਦੇ ਬੰਦ ਹੋ ਗਏ। ਇਹਨਾ ਸਾਰਿਆਂ ਕਾਰਨਾਂ ਕਰਕੇ ਪਿੰਡ ਦੀ ਆਤਮ ਨਿਰਭਰਤਾ ਖਤਮ ਹੋ ਗਈ।

ਕਾਲ ਵਿੱਚ ਨਵੀਂ ਅਵਸਥਾ ਵਿੱਚ ਸਰਕਾਰ ਦੁਆਰਾ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਲਗਾਨ ਨਕਦੀ ਵਿੱਚ ਵਸੂਲ ਹੋਵੇਗਾ। ਇਸ ਲਈ ਅਫਸਰ ਕਿਸਾਨਾਂ ਕੋਲੋਂ ਲਗਾਨ ਦੀ ਰੁਪਇਆਂ ਵਿੱਚ ਹੀ ਵਸੂਲ ਕਰਨ ਲੱਗੇ ਸਨ। ਵਿਚੌਲਿਆਂ ਦੀ ਸਰਗਰਮੀਆਂ ਖੇਤੀ ਉਪਜ ਦੇ ਬਾਜ਼ਾਰ ਵਿੱਚ ਵਧਣ ਦੇ ਨਾਲ ਨਾਲ ਵਿਚੌਲਿਆਂ ਦੀ ਵਿਚੌਲਿਆਂ ਦੀ